hello

ਹਾਂ ਜੀ ਜੀ ਸਤਿ ਸ਼੍ਰੀ ਅਕਾਲ ਹੋਰ ਕਿ ਹਾਲ ਚਾਲ ਜੀ ਤੁਹਾਡਾ ਵਧੀਆ ਜੀ ਵਧੀਆ ਤੁਸੀਂ ਦੱਸੋ ਜੀ ਹੋਰ ਜੀ ਘਰ ਪਰਿਵਾਰ ਕਿੱਦਾਂ ਸਾਰੇ? ਸਭ ਵਧੀਆ ਜੀ ਤੁਸੀਂ ਦੱਸੋ?

ਠੀਕ ਹੈ ਜੀ ਤੇ ਮੈਂ ਵੀ free ਸੀ ਮੈਂ ਸੋਚਿਆ ਤੁਹਾਡੇ ਨਾਲ ਗੱਲ ਬਾਤ ਕਰ ਲਵਾਂ

ਹਾਂ ਜੀ ਜੀ ਕੌਂਸਟੈਂਟ ਟਿਨੋਪੋਲ ਕੋਂਸਟੈਂਟਨੀ ਟੋਨ ਨਿਟੀਨੋਪਾਲਿਸ ਕੋਸਟੈਂਟਟਿਨੋਪਾਲੀ ਉਸਮਾਨੀ ਤੁਰਕਾਈ ਕੋਸਟ ਤਨੀਤੀਆਂ ਨੀਆਂ ਅਤੇ ਆਧੁਨਿਕ ਤੁਰਕੀ ਤੁਰਕੀ ਦੇ ਸਭ ਤੋਂ ਵੱਢੇ ਤੇ ਏਸ਼ੀਆ ਦੇ ਯੂਰੋਪ ਮਹਾਂਦਵੀਪ ਤੇ ਸਥਿਤ ਕਲਾ ਸ਼ਹਿਰ ਹੈ

ਸਮਰਾਜ ਦੀ ਰਾਜਧਾਨੀ ਰਿਹਾ ਇਹ fourteen fifty three ਇਸਵੀਂ ਚ ਕੋਸਮੋਪੋਲਟੀਅਨ ਤੋਂ ਬਾਅਦ nineteen twenty three ਇਸਵੀਂ ਤੱਕ ਤੁਰਕ ਸਲਤਨਤ ਦੀ ਦਾ

ਕੋਂਸਟੇਂਟਨੋਪੋਲਿਸ ਤੋਂ ਬਾਅਦ nineteen twenty three ਇਸਵੀਂ ਤੱਕ ਤੁਰਕ ਸਲਤਨਤ ਦੀ ਰਾਜ ਰਾਜਨਗੀਰੀ ਰਿਹਾ ਦੀ ਰਿਹਾ ਦੀ ਹਾਰ ਤੋਂ ਬਾਅਦ ਆਮ ਤੁਰਕ ਲੋਕਾਂ ਨੇ ਇਸਨੂੰ ਇਸਤਾਂਬੁਲ ਕਹਿਣ ਲੱਗ ਗਏ ਇਸਤਾਂਬੁਲ ਕਹਿਣ ਲੱਗ ਪਏ ਜਦ ਕਿ ਅਧਿਕਾਰ ਉਸਨਾਮਿ ਉਸਮਾਨੀ ਕਾਗਜ਼ਾਂ ਵਿੱਚ ਕੋਸਮੋਟਨੋਪੋਲਿਸ ਨਾਮ ਬੋਲਦਾ ਸੀ ਹਾਂ ਜੀ ਜੀ ਇਹ ਸ਼ਹਿਰ ਏਸ਼ੀਆ ਤੇ ਯੂਰੋਪ ਦੇ ਸੰਗਮ ਉੱਤੇ ਸ਼ਾਖ ਜਰੀਨ ਤੇ ਬਹਿਰਮ ਮੁਰਮਰਾ ਦੇ ਕਿਨਾਰੇ ਸਥਿਤ ਹੈ ਇਹ ਤੇ ਕਰੋਨਵਸ ਦੇ ਵਿੱਚ ਯੂਰੋਪ ਦਾ ਸਭ ਤੋਂ ਵੱਢਾ ਤੇ ਅਮੀਰ ਸ਼ਹਿਰ ਸੀ ਉਸ ਜਮਾਨੇ ਇਹਨੂੰ ਸ਼ਹਿਰਾਂ ਦੀ ਰਾਣੀ ਆਖਿਆ ਜਾਂਦਾ ਸੀ ਇਤਿਹਾਸ ਵਿੱਚ ਕੌਂਸਟੈਂਟੀਨੋਪੋਲ ਨੇ ਕਈ ਨਾਮ ਬਦਲੇ ਜਿਨ੍ਹਾਂ ਵਿੱਚ ਬੇਜ਼ਨੀਟਿਅਮ ਕੌਂਸਟੈਂਟੀਨੋਪੋਲ ਬੇਜ਼ੰਟਾਇਮ ਨਵਾਰੋਂ ਨਾਵਰੋਮਾ ਅਸ੍ਲਾਮਾਬੁਲ ਤੇ ਇਸਤਾਨੋਬੁਲ ਮਸ਼ਹੂਰ ਹਨ ਸ਼ਹਿਰ ਦੀ ਨੀਹਂ ਸੋਲਾਂ ਸੌ ਸਤਾਹਠ

ਗਿਆਰਾਂ ਮਈ ਤਿੰਨ ਸੌ ਤੀਹ ਇਸਵੀਂ ਨੂੰ ਕੌਂਸਟੈਂਟਨਟੀਨ ਆਜ਼ਮ ਵੱਲੋਂ ਉਸ ਸ਼ਹਿਰ ਦੇ ਨਿਰਮਾਣ ਤੋਂ ਬਾਅਦ ਉਸਨੂੰ ਕੌਂਸਟੈਂਟਨੋਪੋਲ ਦਾ ਨਾਮ ਦਿੱਤਾ ਗਿਆ ਸੀ ਹਾਂ ਜੀ ਜੀ ਰੋਮਨ ਸਮਰਾਜ ਨੇ ਰੋਮਨ ਸਮਰਾਜ ਦੇ three sixty three ਇਸਵੀਂ ਵਿੱਚ ਹਿੱਸਿਆਂ ਦੇ ਵਿੱਚ ਤਕਸੀਮ ਹੋਣ ਦੇ ਕੋਸਮੋਪੋਲੇਟਿਨ ਨੋਪੋਲਿਸ ਦੀ ਅਹਿਮੀਅਤ ਹੋਰ ਵੀ ਵੱਧ ਗਈ three seventy six ਇਸਵੀਂ ਵਿੱਚ ਜੰਗ ਉਦਰਨਾ ਵਿੱਚ ਰੂਸੀ ਰੂਮੀ ਫੌਜਾਂ ਨੂੰ ਗੋਥਾਂ ਦੇ ਹੱਥੋਂ ਕਰਾਰੀ ਹਰ ਦੇ ਬਾਅਦ ਥੀਓਡੋਸਿਸ ਨੇ ਸ਼ਹਿਰ ਨੂੰ ਸੱਠ ਕੁੱਟ ਕੁਚਿਆਂ ਵਿੱਚ ਤਨ ਤਸ਼ੀਲਾਂ ਦੇ ਵਿੱਚ ਵੰਡ ਕਰ ਦਿੱਤਾ ਹਾਂ ਜੀ ਜੀ ਇਸ ਤਸੀਲ ਦੀ ਮਜ਼ਬੂਤੀ ਇਸਤੋਂ ਲਾਇਆ ਜਾ ਸਕਦਾ ਹੈ ਕਿ ਬਾਰੂਦ ਦੀ ਈਜ਼ਾਦ ਤੋਂ ਓਹਿਲਾਂ ਇਸਨੂੰ ਤੋੜਿਆ ਨਹੀਂ ਜਾ ਸਕਦਾ ਸੀ

ਤੇ ਪਛਿਮ ਵੱਲੋਂ ਕੋਂਸਟੈਂਟੀਨੋਪੋਲ ਲਈ ਵੱਢਾ ਖਤਰਾ ਬਣ ਗਏ ਉਸ ਵੇਲੇ ਪੂਰਵ ਵਿੱਚ ਸ਼ਾਸਨੀ ਸਲਤਨਤ ਨੇ ਮਿਸਰ ਫਿਲਿਸਤੀਨ ਸ਼ਾਮ ਤੇ ਅਰਮੀਨੀਆ ਤੇ ਕਬਜ਼ਾ ਕਰ ਲਿਆ ਸੀ

ਹਾਂ ਜੀ ਜੀ ਤਹਿਸ ਨਹਿਸ ਕਰ ਦਿੱਤਾ ਤੇ ਪਸ਼ਚਿਮ ਵੱਲੋਂ ਕੋਸਮੋਪੋਲਾਟੀਅਨ ਲਈ ਵੱਢਾ ਖਤਰਾ ਬਣ ਗਏ ਉਸ ਵੇਲੇ ਪੂਰਵ ਵਿੱਚ ਉਸਮਾਨੀ ਸਲਤਨਤ ਨੇ ਮਿਸਰ ਤੱਕ ਤਸਲੀਨ ਸ਼ਾਮ ਤੇ ਆਰ` ਅਰਮੀਨੀਆ ਤੇ ਕਬਜ਼ਾ ਕਰ ਲਿਆ ਇਸ ਮੌਕੇ ਤੇ ਹਰ`ਹਰਕੁਲ ਨੇ ਇਸ ਇੱਤਦਾਰ ਦਾ ਇੱਤਦਾਰ ਤੇ ਕਬਜ਼ਾ ਕਰਕੇ ਸਲਤਨਤ ਨੂੰ ਯੂਨਾਨੀ ਰੰਗ ਦੇਣਾ ਸ਼ੁਰੂ ਕਰ ਦਿੱਤਾ ਤੇ ਲਾਤੀਨੀ ਦੀ ਜੰਗ ਯੂਨਾਨੀ ਕੌਮ`ਕੌਮੀ ਬੋਲੀ ਬਣਾਈ ਗਈ ਸੀ ਹਰਕੁਲ ਨੇ ਯੂਨਾਨੀ ਸਲਤਨਤ ਦੇ ਖਿਲਾਫ ਇਤਿਹਾਸਿਕ ਮੁਹੀਮ ਦੀ ਸ਼ੁਰੂਆਤ ਕੀਤੀ ਤੇ ਉਨ੍ਹਾਂ ਨੂੰ ਹਾਰ ਦਾ ਮਜ਼ਾ ਚਖਾਇਆ ਤੇ sixteen twenty seven ਇਸਵੀਂ ਇਲਾਕੇ ਵਾਪਿਸ ਲੈ ਗਏ ਅੱਗੇ ਦੱਸਿਓ ਜੀ ਮਿਸਰ ਲਈ ਫੌਜਾਂ ਦੀ ਚੜ੍ਹਾਈ ਅਰਬਾਂ ਨੇ ਮਰਬੇਨ`ਮਰਤਬਾਂ ਇੱਕ ਸੌ ਗਿਆਰਾਂ ਇਸਵੀਂ ਤੇ eighteen seventy six ਇਸਵੀਂ ਵਿੱਚ ਕੋਂਸਟੈਂਟ ਟਿਨੋਪਾਲ ਤੇ ਕਬਜ਼ੇ ਦੀਆਂ ਨਕਾਮ ਕੋਸ਼ਿਸ਼ਾਂ ਕੀਤੀਆਂ ਦੂਜਾ ਮੁਹਾਈਜ਼ਰਾ ਸਮੁੰਦਰੀ ਤੇ ਜਮੀਨੀ ਦੋਂਨਾਂ ਰਸਤਿਆਂ ਤੋਂ ਕੀਤੀਆਂ ਗਈਆਂ ਸਨ ਉਸ ਵਿੱਚ ਨਾਕਾਮੀ ਨਾਲ ਕੋਂਸਟੈਂਟੀਨੋਪੋਲ ਨੂੰ ਨਵੀਂ ਜਿੰਦਗੀ ਮਿਲੀ ਸੀ ਹਾਂ ਜੀ ਜੀ ਗਿਆਰਵੀਂ ਸਦੀ ਵਿੱਚ ਬੇਜੇਨਤਾਈਂ ਸਮਰਾਜ ਬਦਤਰੀਜ਼ ਜਵਾਲ ਵੱਲ ਗੰਜਨ ਰਾਹੀਂ ਕੁਸਹੋ`ਕੁਸਹੋਸ਼ਾ ਜੰਗ ਮੁਲਾਜ਼ ਸਦਰ ਵਿੱਚ ਸੁਲਜੋਤ ਸਲਤਨਤ ਦੇ ਹੂਕ`ਹੁਕਮਰਾਨ ਅਲਕ ਅਰੁਸਲਾਂ ਦੇ ਹੱਥੋਂ ਹਰਿਨਿਕੂਲ ਹਾਰ ਦੇ ਬਾਅਦ ਰੂਮੀ ਹ੍ਰਮਨੂਰੀਆ ਰੁਮਾਨੁਜ ਵਿੱਚ ਵਿੱਚ ਹਾਰੂਮ ਨੂੰ

ਵਾਪਸੀ ਤੇ ਰੋਮਾਨੋਸ ਨੂੰ ਕਤਲ ਕਰ ਦਿੱਤਾ ਗਿਆ ਸੀ ਤੇ ਨਵੇਂ ਹੁਕਮ ਨਾਲ ਮਾਇਕਲ ਹਫਤਮ ਦੋਕਸ ਸਲ`ਜੋਗੀਆਂ ਨੂੰ ਖਾਰਾਜ਼ ਖਰਾਜ਼ ਦੇਣ ਤੋਂ ਇਨਕਾਰ ਦਿੱਤਾ ਜਿਸ ਦੇ ਜਵਾਬ ਵਿੱਚ ਤੁਰਕ ਫੌਜਾਂ ਨੇ ਵੀ ਚੜ੍ਹਾਈ ਕਰਦੇ ਹੋਏ ਅਨਟੋਲੀਆ ਦਾ ਵੱਢਾ ਹਿੱਸਾ ਫਤਹਿ ਕਰ ਲਿਆ ਤੇ ਬੇਜੇਨਟਾਈਂਨ ਤੀਹ ਹਜ਼ਾਰ ਵਰਗ ਕਿੱਲੋਮੀਟਰ ਦੀ ਇਲਾਕੇ ਤੋਂ ਖਦੇੜ ਦਿੱਤਾ ਸਲੀਬੀਆਂ ਦੇ ਹੱਥੋਂ ਤਬਾਹੀ ਸਲੀਬੀ ਜੰਗਾਂ ਦੇ ਦੌਰਾਨ ਤੇਰਾਂ ਅਪ੍ਰੈਲ ਬਾਰਾਂ ਸੌ ਚਾਰ ਇਸਵੀਂ ਨੂੰ ਸਲਿਬਿਨ ਫੌਜਾਂ ਨੇ ਆਪਣੇ ਹੀ ਸ਼ਹਿਰ ਕੋਸਮੋਪੋਲਾਟੀਨ ਨੋਪੋਲਿਸ ਦੇ ਤੇ ਕਬਜ਼ਾ ਕਰ ਲਿਆ ਅਤੇ ਸ਼ਹਿਰ ਨੂੰ ਕਾਫੀ ਨੁਕਸਾਨ ਪਹੁੰਚਾਇਆ ਬਾਰਾਂ ਸੌ ਇਕਾਹਠ ਇਸਵੀਂ ਵਿੱਚ ਬੇਇਜ਼ਨ`ਬੇਇਜ਼ਨਟਾਈਨ ਇੰਨੀ ਫੌਜਾਂ ਨੇ ਮਾਇਕਲ ਹਸਤਮ ਹੇਲੋਲੋ ਕਿਸ ਦੇ ਜਰੇ ਨਿਗਰਾਨੀ ਲਾਤੀਨੀ ਹੁਕਮਰਾਨ ਬਾਲਡੀਵੀਨ ਸੈਣੀ ਤੋਂ ਕੋਸਮੋਪੋਲਟੀਨੋਪੋਲ ਨੂੰ ਵਾਪਿਸ ਹਾਸਿਲ ਕਰ ਲਿਆ ਸੀ ਅੱਗੇ ਦੱਸ ਦਿਓ ਜੀ ਹੁਣ ਥੋੜਾ ਜਿਹਾ ਮੈਨੂੰ ਕੋਂਸਟੈਂਟੀਨੋਪੋਲ ਦੀ ਹਰ ਕੋਂਸਟੈਂਟੀਨੋਪੋਲ ਨੂੰ ਉਨੱਤੀ ਮਈ fourteen fifty three ਇਸਵੀਂ ਵਿੱਚ ਉਸਮਾਨੀ ਸਮਰਾਜ ਦੇ ਇੱਕੀ ਸਾਲਾਂ ਸੁਲਤਾਨ ਮਹਿਮੂਦ ਦੂਜੇ ਨੇ ਫਤਹਿ ਕੀਤਾ ਸੀ ਇਹ ਸ਼ਹਿਰ ਏਸ਼ੀਆ ਤੇ ਯੂਰੋਪ ਦੇ ਸੰਗਮ ਉੱਤੇ ਸ਼ਾਖ ਜਰੀਨ ਤੇ ਬਹਿਰਾਮ ਮੁਰਮਰਾ ਦੇ ਕਿਨਾਰੇ ਸਥਿਤ ਹੈ ਤੇ crown ਬਸਤੀ ਵਿੱਚ ਯੂਰੋਪ ਦਾ ਸਭ ਤੋਂ ਵੱਢਾ ਤੇ ਅਮੀਰ ਸਿਰ ਸੀ ਉਸ ਜਮਾਨੇ ਇਸਨੂੰ ਸ਼ਹਿਰਾਂ ਦੀ ਜਾਂਦਾ ਸੀ ਇਤਿਹਾਸ ਵਿੱਚ ਕੋਸਟੈਂਟੀਨੋਪੋਲ ਨੇ ਕਈ ਨਾਮ ਬਦਲੇ ਜਿਨ੍ਹਾਂ ਵਿੱਚ ਬੇਜ਼ਨੀਟਮ ਕੋਂਸਟੈਂਟੀਨੋਪੋਲ ਬੇਜੇਮੈਨਤਾਈਨ ਨਮਾਰੋਮ ਨਵਾਂ ਰੋਮਾ ਅਸਲਾਮੋਬਲ ਤੇ ਸੁਟਣਾ ਇਸਨਾਨਾਂ ਬਹੁਤ ਮਸ਼ਹੂਰ ਹਨ

ਹਾਂ ਜੀ ਜੀ ਕੋਸਮੋਪੋਲਟੀਨੀਅਨ ਤਿੰਨ ਸੌ ਤੀਹ ਤੋਂ three ninety five ਇਸਵੀਂ ਤੱਕ ਰੋਮਨ ਸਮਰਾਜ ਦਾ three ninety five ਤੋਂ fourteen fifty three e ਤੱਕ

ਇਓਨੋਪੋਲਾਸ ਤੋਂ ਬਾਅਦ nineteen twenty three ਇਸ਼ਵੀਂ ਤੱਕ

ਹਾਂ ਜੀ ਜੀ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ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

ਮੇਰਾ ਨਾਂ ਸੋਨੀਆ ਹੈ ਮੇਰੀ ਉਮਰ ਬਾਈ ਸਾਲ ਹੈ ਸਤਿ ਸ੍ਰੀ ਅਕਾਲ ਮੈਂ ਰਾਜਪੁਰਾ ਦੀ ਰਹਿਣ ਵਾਲੀ ਹਾਂ ਅੱਜ ਮੈਂ ਤੁਹਾਨੂੰ ਵਿਸਾਖੀ ਦੇ ਤਿਉਹਾਰ ਬਾਰੇ ਦ ਦੱਸਣਾ ਚਾਹੁੰਦੀ ਹਾਂ ਵਿਸਾਖੀ ਦੇ ਤਿਉਹਾਰ ਇਹ ਬਹੁਤ ਮਹੱਤਵਪੂਰਨ ਤਿਉਹਾਰ ਹੈ ਸਾਡੇ ਭਾ ਭਾਰਤ ਦੇਸ ਦਾ ਪ੍ਰਸਿੱਧ ਮੇਲਾ ਮੰਨਿਆ ਜਾਂਦਾ ਹੈ ਉਞ ਤਾਂ ਪੰਜਾਬ ਵਿੱਚ ਬਹੁਤ ਸਾਰੇ ਤਿਉਹਾਰ ਮੇਲੇ ਮਨਾਏ ਜਾਂਦੇ ਨੇ ਪਰ ਵਿਸਾਖੀ ਦਾ ਤਿਉਹਾਰ ਉਹਨਾਂ ਵਿੱਚੋਂ ਇੱਕ ਹੈ